ਮਮੀ ਇਸ time ਤੇ ਹੋਰ ਕੀ ਕਰਨ ਗੇ ਨਾਸ਼ਤਾ ਵਗੈਰਾ ਤਿਆਰੀ ਲੱਗੇ ਰਹਿੰਦੇ ਅੱਛਾ ਤੇ ਤੁਸੀਂ

college ਤੇ ਹਜੇ ਤੇ ਨੀ ਬਾਰਾਂ ਵਜੇ ਤੱਕ timing ਰੱਖੀ ਏ ਨਾ ਮੈਂ ਬਾਰਾਂ ਤੋਂ ਇੱਕ ਰੱਖੀ ਏ ਤੇ ਅੱਗੇ ਗਰਮੀ ਹੋ ਜਾਣੀ ਏ ਫੇਰ ਸੋਚ ਰਹੀ ਆ ਫੇਰ ਅਹ ਅੱਗੇ ਕਰਵਾਲਾ ਗਿਆਰਾ ਤੋਂ ਬਾਰਾਂ ਕਰਾ ਲੈਣੀ ਆ ਦੱਸ ਤੋਂ ਬਾਰਾਂ ਠੀਕ ਰਹੇ ਗਾ ਸਵੇਰੇ ਗਿਆਰਾ

ਬਾਰਾਂ ਦੱਸ ਤੋਂ ਬਾਰਾਂ ਤਾਂ ਫਿਰ exam ਹੁੰਦਾ ਨਾ

ਮਤਲਬ ਗਿਆਰਾ ਵਜੇ ਹੀ ਖੁਲਦਾ college ਤੁਹਾਡਾ ਨਹੀਂ ਖੁਲ ਤੇ ਅੱਠ ਵਜੇ ਹੀ ਆ ਜਾਂਦੇ ਨੇ mam ਬੱਚੇ ਨੋ ਵਜੇ ਆਣਾ ਸ਼ੁਰੂ ਹੁੰਦੇ ਏ ਨੋ ਤੋਂ ਦੱਸ ਦੱਸ ਤੋਂ ਗਿਆਰਾ ਗਿਆਰਾ ਤੋਂ ਬਾਰਾਂ ਬਾਰਾਂ ਤੋਂ ਇੱਕ ਇੱਕ ਤੋਂ ਦੋ ਪੰਜ ਵਜੇ ਤੱਕ ਚੱਲਦਾ ਤੇ ਨੋ ਨੋ ਵਜੇ ਕਰ ਲੋ ਗਰਮੀਆਂ ਦੇ ਦਿਨਾ ਵਿੱਚ ਹੈ ਤੇ ਨੋ ਵਜੇ ਪਰ ਨੋ ਵਜੇ possible ਹੋਏਗਾ ਨੀਂ ਆਲਸੀ ਓ ਆਲਸੀ ਹਨਾ ਕੀ ਮੈਂ ਕਿਆ ਆਲਸੀ ਓ ਨਾ ਕੀ ਉਠੀਆ ਨਹੀਂ ਜਾਂਦਾ ਹਨਾ ਆਲਸੀ ਨੀਂ ਏ ਹੈ ਉਠ ਤਾਂ ਜਾਂਦੇ ਆ ਪਰ ਪਰ ਜਲਦੀ ਜਲਦੀ ਫੇਰ ਕਰ ਕੇ ਜਾਣਾ ਪਏਗਾ ਨਾ ਮੈਂ ਵੀ ਬਿੰਨਾ ਭੁੱਖੀ ਇੱਕ ਮਿੰਟ ਨੀਂ ਰਹਿ ਸਕਦੀ ਸਵੇਰੇ ਸਵੇਰੇ

school ਤਾਂ ਛੁੱਟ ਗਏ school ਦੀ ਆਦਤਾ ਵੀ ਛੁੱਟ ਗਿਆਂ

ਕੀ ਕਹਿ ਰਹੇ ਸੀ ਮੈਂ ਕਹਿ ਰਹੀ ਆ ਹੁਣ ਹੀਰ ਕਿੱਥੇ ਦਾ program ਬਨਾਣਾ party ਵਗੈਰਾ ਦਾ picnic ਦਾ ਹੁਣ ਦੇਖੋ ਅੱਗੇ chandigarh ਵਗੈਰਾ ਦਾ ਬਣੇ ਗਾ ਹੁਣ picnic ਵਗੈਰਾ ਤੇ ਨੀਂ ਵੈਸੇ outing ਹੋ ਜੇਗੀ ਇੱਕ ਠੀਕ ਏਕਦੀ ਸਾਨੂੰ ਵੀ ਕਹਿ ਦਿਆ ਕਰੋ ਅਸੀਂ ਵੀ ਨਾਲ ਚੱਲ ਲਿਆ ਕਰਾਗੇ ਕੋਈ ਨੀਂ ਅੱਗੇ ਅਜੇ ਕੇ ਬਣਾਵਾ ਗਈ ਮੈਂ ਫੇਰ ਕਹਿ ਦਾ ਗੀ ਹਾਂ ਚਲੋ ਮਮੀ ਨੂੰ ਕਹੀ ਫੇਰ ਅਸੀਂ ਬਣਾਵਾਗੇ film ਦਾ program ਬਨਾਨੇ ਆ ਉਹ ਵੀ ਇੱਕ

ਪਰ ਅਸੀਂ ladies ਸਾਰੀ ਜਾਵਾ ਗੇ

ladies ਦਾ ਆਗਿਆ ਤੁਸੀਂ chandigarh ਦਾ ਵੀ ਬਣਾਂਦੇ ਓ ਤਾਂ ਅਸੀਂ traveler ਕਰਕੇ traveler ਅੱਜਕਲ traveler ਕਰ ਕੇ ਜਾ ਸਕਦੇ ਆ ਨਹੀਂ ਨਹੀਂ ਆਪਣੀ ਗਡੀਆਂ ਨੇ ਸਭ ladies ਨੂੰ ਚਲਾਣੀ ਆਉਂਦੀ ਏ

driver ਤੇ ਹੈਂ ਨੀਂ ਪਰ ਅਗਰ ਸਾਰਿਆਂ ਕਠੀਆਂ ਜਿਆਦਾ ladies ਨੇ ਤੇ ਫੇਰ ਬੱਚੇ ਵੀ ਹੁੰਦੇ ਨੇ ਨਾਲ

ਸੀ ਇਕਠੇ ਇੱਕ traveler ਕਰ ਕੇ ਵੀ ਜਾ ਸਕਦੇ ਓ

ਯਾਰ chandigarh ਏ ਨੇੜੇ ਈ ਏ ਉਹਦੇ ਵਾਸਤੇ ਕਿ travel ਕਰਨਾ ਥੋੜਾ ਦੂਰ ਜਾਣਾ ਏ ਤਾਂ ਵੀ ਗੱਲ ਏ ਇੱਥੇ ਤਾਂ ਬਣਦਾ ਖੁਦ ਈ car

ਸਾਰੀ ਮਾਸੀਆਂ ਕਠੀਆਂ ਹੋ film ਦਾ program ਬਣਾਂਦੇ ਆ ਕਿਹੜੀ latest film ਆਈ ਏ ਉਹੀ picnic ਕਰਕੇ

ਇਹ ਪੰਜਾਬੀ ਏ ਹਿੰਦੀ ਫ਼ਿਲਮਾ ਈ ਆਇਆ ਨੇ ਇੱਕ ਦੋ ਚਲੋ ਫੇਰ ਅਸੀਂ ਬਣਾਈਏ ਕਦੋ ਛੁਟੀਆਂ ਹੋਣੀਆਂ ਹੁਣ Saturday ਹਾਂਜੀ ਆ Saturday Sunday ਈ ਹੋ ਗਿਆ weekends

ਹੋਰ ਕੀ ਕੀਤਾ ਹੋਰ ਕੀ ਖਾ ਪੀ ਕੇ ਆਏ ਓ ਕੋਈ ਬਾਜਾਰੋ ਉੱਥੇ ਕੋਈ shops ਵੀ ਹੈਗਿਆ ਹੋਣ ਗਿਆਂ

ਉੱਧਰ ਨੀਂ ਨੀਂ ਜਿਵੇਂ ਉੱਧਰ ਨਾ ਆ ਕੀ ਹਿਸਾਬ ਸੀ guest house ਸੀ

guest house ਦੇ ਅੱਗੇ ਤੇ ਹੋ ਗਿਆ ਰਸੀ ਵੱਡਾ ਜਿਹਾ garden type ਹੁੰਦਾ ਨਾ ਉਹ ਬਣਿਆ ਪਿਆ ਸੀ

ਨਹੀਂ guest house ਦੇ ਵਿੱਚ ਚਾ ਪਾਣੀ ਯਾ ਫੇਰ ਖਾਣ ਦਾ ਇੰਤਜਾਮ ਨਹੀਂ ਸੀ ਨਹੀਂ guest house ਦੇ ਵਿੱਚ ਨਹੀਂ ਉਸ time ਕੋਈ ਹੈ ਨਹੀਂ ਸੀ ਕਿਉਂਕਿ ਉੱਧਰ ਕੱਲ ਕਿਸੀ ਨੇ ਆਣਾ ਸੀ ਸ਼ਾਮੀ ਨਾ chief guest ਨੇ ਕਿਸੇ ਨੇ ਕੋਈ function ਸੀ ਤਾਂ ਉਹਦੀ ਲੱਗਿਆ ਪਿਆ ਸੀ ਤਿਆਰੀ ਅੱਛਾ ਨੀਂ ਤੇ guest house ਵਿੱਚ ਉਹ ਹੁੰਦੇ ਏ ਨਾ chef ਵੀ ਹੁੰਦੇ ਨੇ ਕੁੱਝ

ਕੇ ਹੋਰ ਸਾਡਾ ਫੇਰ ਆਪਣਾ ਫੇਰ ਅਲੱਗ ਹੀ ਬਣੀਆਂ ਸੀ ਨਾ ਤਾਂ ਇਹ ਸਾਰੇ ਫੇਰ ਇੱਕਠੇ ਬਣ ਕੇ ਲੈ ਆਏ cold drinks ਵਗੈਰਾ ਬਣਾ ਲਈਆਂ ਨੇ ਲੈ ਕੇ ਆਏ ਸੀ chips ਵਗੈਰਾ ਹੋ ਗਏ ਚਲੀ

ਕਿਉਂਕਿ ਮੈਨੂੰ ਯਾਦ ਏ ਮੈਂ or ਮੇਰੇ husband ਇੱਕ or ਮੇਰੀ ਗੂੜੀਆ ਸੀ ਨਾਲ ਛੋਟੀ ਅਸੀਂ ਇਸ ਤਰ੍ਹਾਂ ਹੀ ਪੋੰਟਾ ਸਾਹਿਬ ਜਾਂਦੇ ਰਸਤੇ ਚ ਹਥਨੀ ਕੁੰਡ guest house ਗਏ ਸੀ ਨਾ

ਹਾਂ ਤੇ ਉਹਨਾ ਨੇ ਬੜਾ ਅੱਛਾ treat ਕੀਤਾ ਚਾਹ ਪਾਣੀ ਸਾਨੂੰ ਆਰਾਮ ਕਰਨ ਵਾਸਤੇ room ਦਿਤਾ or ਖਾਣੇ ਦਾ ਇੰਤਜਾਮ ਵੀ ਕੀਤਾ ਮਤਲਬ ਬਹੁਤ nominal charges ਸੀ

ਉੱਧਰ ਫੇਰ ਜਿਹੜੇ ਮਤਲਬ ਕੀ ਬਾਹਰੋ side ਆਂਦੇ ਹੋਣ ਉਹਨਾ ਦਾ ਤਾਂ ਕਰਦੇ ਨੇ ਫੇਰ ਸਾਡੀ ਵਾਸਤੇ ਤਾਂ local ਸੀ ਨਾ

ਜਾਂਦੇ ਓ ਤੇ ਤੁਹਾਡੀ ਗੱਲ ਸਹੀ ਏ ਉਹ ਕਰਦੇ ਨੇ ਕਰਦੇ ਦੇਖਦੇ

ਪਰ ਅਸੀਂ plain

ਨਹੀਂ ਨਹੀਂ ਉਹੀ ਗੱਲ ਏ ਨਾ ਹੁਣ ਤੁਸੀਂ ਗਏ ਸੀ ਦੋ ਤਿੰਨ families ਇੱਕਠੀ

ਨਹੀਂ ਹੋਇਆ ਤੇ ਫੇਰ ਕਰਨਗੇ ਈ ਨਾ ਉਹ ਤੇ ਉਹਨਾ ਨੇ ਕਰਨਾ ਈ ਏ ਏ ਤੇ ਹੈ ਈ ਏ ਮਤਲਬ ਅੱਛਾ ਮੈਂ ਵੇਖਿਆ ਨਾ ਉੱਥੇ ਦਾ treatment ਅੱਛਾ ਮਤਲਬ ਖਾਣਾ ਵੀ ਕਾਫੀ ਅੱਛਾ ਚਾ ਪਾਣੀ ਦਾ ਇੰਤਜਾਮ ਵੀ ਬਹੁਤ ਅੱਛਾ ਚਾ ਵੀ ਬਹੁਤ ਉਹਨਾ ਦੀ tasty ਹੁੰਦੀ ਏ or charges ਵੀ ਕੋਈ ਜਿਆਦਾ ਨੀਂ ਹੁੰਦੇ ਬਹੁਤ nominal ਸੀ ਹੁਣ ਪਤਾ ਨੀਂ ਉਸ ਤੇ lock down ਦੇ ਬਾਅਦ ਥੋੜਾ ਵਧਾਏ ਹੋਣ

ਤੇ ਹੋਣੇ ਪਤਾ ਨੀਂ ਫੇਰ ਅੱਜ ਅਗਰ ਅਸੀਂ ਪੁੱਛ ਕੇ ਨੀਂ ਆਏ ਜਾਵਾ ਗਏ ਫੇਰ ਪਤਾ ਕਰ ਕੇ ਆਵਾ ਗੇ ਕਿ charges ਵਗੈਰਾ ਨੇ ਇਹਦੇ ਵਿੱਚ ਅੱਛਾ ਹਾਂ ਉਹੀ ਗੱਲ ਏ ਨਾ ਜਾਏ ਤਾਂ ਵੈਸੇ ਬੰਦੇ ਨੂੰ ਪਤਾ ਕਰ ਲੈਣਾ ਚਾਹੀਦਾ

guest guest house ਵਿੱਚ ਕਿੰਨੇ room ਸੀ ਹੋਣਗੇ ਅਹ normal guest house ਚ ਜਿਵੇਂ ਦੱਸ ਬਾਰਾਂ ਹੁੰਦੇ ਏ ਵਿਹ ਹੁੰਦੇ ਏ ਇਸ ਤੋਂ ਵੱਧ guest house ਛੋਟਾ ਜਾ ਹੀ ਸੀ ਇੰਨਾ ਵੱਡਾ ਤਾਂ ਮੈਨੂੰ ਲੱਗਿਆ ਨੀਂ ਹਾਂ ਹੇਇ ਤੇ ਉਹ ਛੋਟਾ ਜਾ ਈ ਏ ਤੁਸੀਂ ਘੁੰਮੇ ਸਾਰਾ guest house ਜਾ ਫੇਰ ਬਾਹਰ ਹੀ

ਹੁੰਦੀ ਏ ਵੀ ਬੜੀ ਖੁਲੀ ਸੀ ਤੇ drawing room ਬੜਾ ਸੋਹਣਾ ਬਣਿਆ ਹੋਇਆ ਸੀ

ਦਰਵਾਜਾ drawing room ਚੋ ਸੋਫੇ ਵਗੈਰਾ ਲੱਗੇ ਹੋਏ ਨੇ proper ਤਰੀਕੇ ਸੋਫੇ ਹਾਂ ਸੋਫੇ ਵਧਾਈਆ ਲੱਗੇ ਹੋਏ ਸੀ ਪੂਰੇ sitting way ਚ ਬਣਿਆ ਹੋਇਆ ਸੀ TV ਸਾਮਣੇ ਹੋ ਗਿਆ TV ਲੱਗਿਆ ਹੋਇਆ ਸੀ ਹਾਂਜੀ

ਸੋਹਣੀ ਸੀ ਉਸ side ਤੋਂ ਸੀਨਰੀ ਸੋਹਣੀ ਸੀ ਅਹ ਬਾਹਰ ਇੱਧਰ ਅਸੀਂ ਬੈਠੇ ਦੀ ਨਾ ਸਾਰੇ

ਉਹ ਤਾਂ ਪਿੱਛੇ ਡੇਮ ਦਾ ਪਾਣੀ ਦਿਖਦਾ ਨਾ ਇੱਕ side ਤੋਂ ਇੱਕ side ਤੋਂ ਪਹਿਲਾਂ ਜਿੱਥੇ boating ਹੁੰਦੀ ਸੀ

ਨਿਆ ਖੁਲ ਨੀਂ ਰਿਹਾ ਇੱਧਰ ਨਾ ਇੱਕ ਚਕਰ ਹੋਰ ਸੀ ਕਿ ਇੱਧਰ boat boating ਵਗੈਰਾ ਹੁੰਦੀ ਸੀ ਨਾ ਉਹ ਬੰਦ ਹੋ ਗਈ ਏ ਕਿਉਂਕਿ ਉਹ ਦੂਰ ਹੋ ਗਿਆ

ਤਾਂ ਕਰਕੇ ਹੋ ਨੀਂ ਰਹੀ ਉਹ ਥਲੇ ਬਣਾਇਆ ਪਿਆ boating ਦਾ ਨਾ ਜਿਵੇਂ swimming pool ਬੜਾ ਵੱਡਾ ਜਿਹਾ ਬਣਾਇਆ ਪਿਆ ਪਰ ਹਜੇ ਉਹ ਭਰਿਆ ਨੀਂ ਜਦ ਭਰਨ ਗਏ start ਕਰਨ ਗੇ ਇੱਧਰ ਥਲੇ boating's boating ਵਗੈਰਾ ਹੋ ਗਈ ਹਾਂਜੀ

film ਵਗੈਰਾ ਜਿਸ ਨੇ ਕਰਨੀ ਏ ਤੇ boating ਵੀ ਕਰਨ ਗਏ start ਕਰਨ ਗੇ ਦੁਬਾਰਾ

ਹੁਣ ਤੇ boating start ਹੋਈ ਕਰਨ ਹੋਈ ਥੀ ਏ ਬੱਸ ਪਾਣੀ ਅਜੇ ਭਰਿਆ ਨੀਂ ਨਾ ਇਹ ਅੱਗੇ may june ਵਿੱਚ ਕਰਨ ਗੇ start

ਜਿਵੇਂ normal ਕਿਸੇ ਵੀ ਤੁਸੀਂ ਚਲੋ abusement park ਵਿੱਚ ਇੰਨਾ ਕ ਹੁੰਦਾ ਦੱਸ ਫਿਟ ਦਾ ਤਾਂ ਹੁੰਦਾ ਈ ਏ ਨਹੀਂ ਇਹ city center ਵਿੱਚ ਜਿਵੇਂ boating ਦਾ ਬਣਿਆ ਉਸ ਤਰ੍ਹਾਂ ਈ

ਚੱਲ ਚਲੋ ਠੀਕ ਏ

ਕੋਈ ਨੀਂ ਫਿਲਹਾਲ ਤੇ ਮਮਾ ਨੂੰ ਪੁੱਛ ਕੇ ਬੱਸ ਅਹ movie ਦਾ ਬਣਾ ਨੇ ਆ

ਦੇਖਨੇ ਆ ਕਿਹੜੀ latest ਚਲਦੀ ਪੈ ਏ ਉਹ ਦੇਖ ਕੇ ਆਵਾ ਗਏ ਫੇਰ ਅੱਛਾ ਚੱਲ ਠੀਕ ਏ ਫੇਰ ਮਮਾ ਆਈ ਗੇ ਤੇ ਗੱਲ ਕਰਾਨਾ okay

hello hi ਕਾਰਤਿਕ hello Nancy ਕਿਵੇਂ ਹੋ ਤੁਸੀਂ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ okay ਹੋਰ ਕੀ ਕਰ ਰਹੇ ਸੀ ਕੁਛ ਨੀ ਬਸ ਆਪਣਾ ਅਹ laptop ਚਲਾ ਰਿਹਾ ਸੀ okay ਅਮ ਕਾਰਤਿਕ i have a issue about technology ਮੈਨੂੰ technology ਦੀ ਥੋੜੀ ਘੱਟ knowledge ਹੈ please ਤੁਸੀਂ ਮੈਨੂ ਇਹ ਚੀਜ਼ ਬਾਰੇ elaborate ਕਰਦੋਗੇ ਹਾਂਜੀ ਹਾਂ ਬਿਲਕੁਲ ਕਿਸ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਬਸ ਕੋਈ ਵੀ new invention ਬਾਰੇ new invention ਆਪਣਾ

ਬਹੁਤ ਘੱਟ okay smart phone ਅੱਜ ਦੇ ਅੱਜ ਦੇ time ਚ ਦੇਖਿਆ ਜਾਵੇ ਤਾਂ ਸਭ ਤੋਂ ਜਿਆਦਾ ਜਿਹੜੇ smart phone use ਹੁੰਦੇ ਨੇ okay ਹੋਰ ਤੁਸੀਂ ਮੈਨੂੰ ਕੁਛ technology ਬਾਰੇ ਦੱਸਦੋ ਕੋਈ knowledge ਵਗੇਰਾ ਕੁਛ ਹੋਰ

technology ਦੇ advantage ਵੀ ਆ ਤੇ disadvantage ਵੀ ਜੇ ਦੇਖਿਆ ਜਾਏ ਤਾਂ

advantages ਜਿਵੇਂ smart phone ਲੇਲੋ ਕੋਈ ਵ ਕੰਮ ਕੋਈ ਵੀ online ਕੁਛ ਵੀ ਤੁਸੀਂ ਆਪਣਾ search ਕਰ ਸਕਦੇ ਹੋ ਕਿਸੇ ਵੀ ਚੀਜ਼ ਬਾਰੇ ਥੋਨੂੰ ਜਾਣਕਾਰੀ ਚਾਹੀਦੀ ਹੈ information ਕੱਢ ਸਕਦੇ ਹੋ ਠੀਕ ਹੈ ਜੀ

ਮਤਲਬ ਅਮ ਵੇਸੇ ਮੈਂ robot ਬਾਰੇ ਗੱਲ ਕਰਨੀ ਸੀ ਜਿਵੇਂ ਅਹ ਅੱਜਕਲ ਇਸ ਨਾਲ unemployment ਵੀ ਬਹੁਤ ਜਿਆਦਾ ਵੱਧ ਰਹੀ ਹੈ ਨਾ ਜਿਵੇਂ robots ਵਗੇਰਾ ਵੀ ਬਹੁਤ ਜਿਆਦਾ ਕੰਮ ਕਰਨ ਲੱਗ ਗੇ ਅਮ ਕਿਸੀ restaurant ਵਗੇਰਾ ਚ palace ਵਗੇਰਾ ਚ ਹੁਣ robots ਤੋਂ ਉਹ ਜਿਆਦਾ ਕੰਮ ਲੈਂਦੇ ਨੇ ਮਤਲਬ ਅਹ ਕਿਸੀ ਹੋਰ company ਚ abroad ਵਗੇਰਾ ਚ